ਜੀ ਬਿਲਕੁਲ

ਜੀ ਬਿਲਕੁਲ

ਜੀ ਬਿਲਕੁਲ

ਬਿਲਕੁਲ ਬਿਲਕੁਲ

ਹਮ ਤੈਨੂੰ ਵੀ ਬਨਾਣਾ ਪੈਣਾ insurance ਆਪਣਾ ਵੀ ਚੱਕ ਕੇ ਤੇ ਆਪਣਾ ਵੀ ਨਾਲ-ਨਾਲ insurance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

ਇਹ ਸਾਨੂੰ ਪਤਾ ਕਿ ਮੌਤ ਦਾ ਕੋਈ ਵਕ਼ਤ ਨਹੀਂ ਤੇ ਇਹ ਅਜੇਹੀ ਘਟਨਾ ਕਿ ਜਿਹੜੀ ਕਦੇ ਵੀ ਵਾਪਰ ਸਕਦੇ ਆ ਤੇ ਕਿਸੇ ਨਾਲ ਵੀ ਵਾਪਰ ਸਕਦੀ ਆ ਤੇ ਤੇ ਹਰ ਬੰਦੇ ਨੂੰ ਜ਼ਰੂਰੀ ਇਸ ਲਈ ਹੈ ਕਿਉਕਿ ਜੇ ਕਿਸੇ ਅਹਿਜੇ ਬੰਦੇ ਨਾਲ ਇਹ ਵਾਪਰ ਜਾਵੇ ਜਿਹੜਾ ਆਪਣੇ ਪਰਿਵਾਰ ਦਾ ਸਾਰਾ ਕੁੱਛ ਦੇਖਦਾ ਹੋਵੇ ਸਾਰਾ ਕੁੱਛ ਸਾਂਭਦਾ ਹੋਵੇ ਤੇ ਓਹਦੇ ਬਾਅਦ ਓਹਦੇ ਪਰਿਵਾਰ ਨੂੰ ਪੈਸਿਆਂ ਦੀ ਲੋੜ ਜਿਹੜੀ ਪੈਸੇ ਦੀ ਘਾਟ ਹੈ ਓਹਨੂੰ ਥੋੜਾ ਸਪੋਰਟ ਮਿਲ ਜਾਂਦਾ ਹੈ ਇਸ ਲਈ ਤੁਹਾਡੀ ਸਭ ਤੋਂ ਵੱਡੀ ਸੰਪਤੀ ਦਾ ਬੀਮਾ ਕਰਾਉਣਾ ਚੰਗਾ ਸਮਝਦਾ ਹਾ ਤੁਸੀਂ ਜਾਂ ਆਪਣੇ ਆਪ ਦਾ ਬੀਮਾ ਕਰਾਉਣਾ ਜ਼ਰੂਰੀ ਸਮਝਦੇ ਹੋ ਜਿਓ ਜਿਓ ਅਸੀਂ ਜੀ ਬਿਲਕੁਲ ਬਿਲਕੁਲ ਮੈਂ ਇਹੀ ਗੱਲ ਕਹਿ ਰਿਹਾ ਕਿ ਸੰਪਤੀ ਤਾ ਜ਼ਰੂਰੀ ਆ ਪਰ ਆਪਣੇ ਆਪ ਤੋਂ ਵੱਡੀ ਸੰਪਤੀ ਤਾ ਕੋਈ ਨੀ ਹੇਗੀ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 ਇੱਕ ਮਾਲਬੀ ਮਿਆਦ ਦੀ ਯੋਜਨਾ ਵਿੱਚ ਬੀਮੇ ਦੀ ਮਹੱਤਤਾ ਵੱਧ ਜਾਂਦੀ ਹੈ ਜਿੱਦਾ ਜਿੱਦਾ ਜਿੰਮੇਵਾਰੀਆਂ ਵਧਦੀਆਂ ਨੇ ਓਦਾਂ ਓਦਾਂ ਸਾਨੂੰ insurance ਦੀ ਲੋੜ ਵੀ ਵੱਧ ਦੀ ਰਹਿੰਦੀ ਹੈ ਇਹ ਇੱਕ ਪ੍ਰੋਫੈਸਰ ਨੇ ਕਿਹਾ ਹੈ ਕਿ ਵੀ ਇੱਕ ਬੰਦਾ ਆਪਣੇ ਜੀਵਨ ਦੇ ਵਿੱਚ ਸੱਤ ਵਾਰ insurance ਸੱਤ ਵਾਰੀ ਬੀਮਾ ਕਰਾਉਂਦਾ ਹੈ ਜਦੋ ਓਹੋ ਕੰਮ ਕਰਨਾ ਸ਼ੁਰੂ ਕਰਦਾ ਇੱਕ ਵਾਰੀ ਓਦੋ ਤੇ ਜਦੋ ਓਹੋ ਬੱਚਤ ਕਰਨਾ ਸ਼ੁਰੂ ਕਰਦਾ ਹੈ ਓਦੋ ਤੇ ਓਦੇ ਬਾਅਦ ਜਦੋ ਓਹੋ ਵਿਆਹ ਕਰਾਉਂਦਾ ਓਦੋ ਤੇ ਓਹਦੇ ਬਾਅਦ ਜਦੋ ਓਹਦੇ ਆਪਣੇ ਨਿਆਣੇ ਹੋ ਜਾਂਦੇ ਓਦੋ ਓਹਨਾ ਦੇ ਲਈ ਤੇ ਏਦਾਂ ਹੀ ਜਦੋ-ਜਦੋ ਓਹਦੀ ਜਿੰਮੇਵਾਰੀ ਵਧਦੀ ਰਹਿੰਦੀ ਹੈ ਤੇ ਉਸਦੇ ਸਾਬ ਨਾਲ ਉਹ ਆਪਣਾ ਬੀਮਾ ਕਰਾਉਂਦਾ ਰਹਿੰਦਾ ਹੈ ਇਸ ਤਰੀਕੇ ਨਾਲ ਉਹ ਸੱਤ ਵਾਰੀ ਆਪਣੇ ਜੀਵਨ ਵਿੱਚ ਬੀਮਾ ਲੈਂਦਾ ਹੈ ਤੇ ਮੈਂ ਪੰਜ ਕਰਨਾ ਪੰਜ ਕਾਰਣ ਦੱਸਣਾ ਚਾਹੁੰਗਾ ਬੀਮੇ ਦੀ ਮਹੱਤਤਾ ਤੇ ਬੀਮੇ ਮਹੱਤਵ ਪੂਰਨ ਕਿਉਂ ਆ ਇਹਦੇ ਪੰਜ ਕਾਰਣ ਦੱਸਣਾ ਚਾਹੁੰਗਾ ਬੀਮੇ ਤੋਂ ਤੁਹਾਡੇ ਤੇ ਤੁਹਾਡੇ ਪਰਿਵਾਰ ਲਈ ਸੁਰੱਖਿਆ ਦਾ ਕੰਮ ਕਰਦਾ ਹੈ ਤੁਹਾਡਾ ਪਰਿਵਾਰ ਇੱਕ ਵਧੀਆ ਜੀਵਨ ਪੱਧਰ ਦਾ ਆਨੰਦ ਲੈਣ ਲਈ ਤੁਹਾਡੀ ਦਿੱਤੀ ਸਹਾਇਤਾ ਤੇ ਨਿਰਭਰ ਕਰਦਾ ਹੈ ਏਸ ਕਰਕੇ ਇੱਕ ਵਾਰ ਜਦੋ ਤੁਸੀ ਪਰਿਵਾਰ ਸ਼ੁਰੂ ਕਰਦੇ ਹੋ ਤਾ ਬੀਮਾ ਖਾਸ ਤੌਰ ਤੇ ਮਹੱਤਵ ਪੂਰਨ ਹੁੰਦਾ ਇਸ ਦਾ ਮਤਲਬ ਹੈ ਕਿ ਓਹੋ ਲੋਕ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

ਅੰਗਿਯਾਤ ਦੁਖਾਂਤ ਜਿਵੇ ਕਿ ਬਿਮਾਰੀ ਸੱਟ ਜਾ ਸਾਹੇ ਅਪੰਗਤਾ ਇਥੋਂ ਤਕ ਕਿ ਮੌਤ ਵੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਹੁਤ ਜ਼ਿਆਦਾ ਭਾਵਨਾਤਮਕ ਤਣਾਓ ਇਥੋਂ ਤਕ ਕਿ ਸੋਗ ਦਾ ਸਾਮਣਾ ਵੀ ਕਰ ਸਕਦੇ ਹੋ ਬੀਮੇ ਦੇ ਲਾਗੂ ਹੋਣ ਨਾਲ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਵਿੱਤੀ ਤਣਾਓ ਘਟ ਜਾਵੇਗਾ ਅਤੇ ਤੁਸੀਂ recovery ਤੇ ਆਪਣੇ ਜੀਵਨ ਨੂੰ ਦੁਬਾਰਾ ਬਣਾਉਣ ਤੇ ਧਿਆਨ ਦੇ ਸਕਦੇ ਹੋ ਤੀਜੀ ਚੀਜ਼ ਹੈ ਜੀ ਵਿੱਤੀ ਸੁਰੱਖਿਆ ਦਾ ਆਨੰਦ ਵੀ ਮਿਲਦਾ ਹੈ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੀ ਵਿੱਤੀ ਸਥਿਤੀ ਕੀ ਹੈ ਇੱਕ ਅਚਾਨਕ ਘਟਨਾ ਏਹੇ ਸਭ ਨੂੰ ਖੋਲ ਸਕਦੀ ਹੈ ਕੋਈ ਫਰਕ ਨਹੀਂ ਏਸ ਕਰਕੇ ਇੱਕ ਵਾਰ ਜਦੋ ਤੁਸੀ ਪਰਿਵਾਰ ਸ਼ੁਰੂ ਕਰਦੇ ਹੋ ਸ਼ੁਰੂ ਕਰਦੇ ਹੋ ਏਸ ਕਰਕੇ ਇੱਕ ਵਾਰ ਜਦੋ ਇੱਕ ਵਾਰ ਜਦੋ ਸੋਗ ਦਾ ਸਾਮਣਾ ਵੀ ਕਰ ਸਕਦੇ ਹੋ ਵੀ ਕਰ ਸਕਦੇ ਹੋ ਸੋਗ ਦਾ ਸਾਮਣਾ

ਜਿਓ ਜਿਓ ਅਸੀਂ ਜੀਵਨ ਵਿੱਚ ਅੱਗੇ

ਜਿਹੜੀ ਪੈਸੇ ਦੀ ਘਾਟ ਹੈ ਓਹਨੂੰ ਥੋੜਾ ਓਹਨੂੰ ਥੋੜਾ ਜਿਹੜੀ ਪੈਸੇ ਦੀ ਘਾਟ ਹੈ ਇਹ ਇੱਕ ਪ੍ਰੋਫੈਸਰ ਨੇ ਕਿਹਾ ਹੈ ਕਿ ਵੀ ਇੱਕ ਬੰਦਾ ਆਪਣੇ ਜੀਵਨ ਦੇ ਵਿੱਚ ਸੱਤ ਵਾਰ insurance ਸੱਤ ਵਾਰੀ ਬੀਮਾ ਕਰਾਉਂਦਾ ਹੈ ਵਾਰ insurance ਸੱਤ ਵਾਰੀ ਬੀਮਾ ਕਰਾਉਂਦਾ ਹੈ insurance ਸੱਤ ਵਾਰੀ ਬੀਮਾ ਕਰਾਉਂਦਾ ਹੈ ਜੀਵਨ ਵਿੱਚ ਬੀਮਾ ਲੈਂਦਾ ਹੈ ਤੇ ਮੈਂ ਪੰਜ ਕਰਨਾ

ਓਹਦੇ ਬਾਅਦ ਜਦੋ ਓਹਦੇ ਆਪਣੇ ਨਿਆਣੇ ਹੋ ਜਾਂਦੇ ਓਦੋ ਓਹਨਾ ਦੇ ਲਈ ਓਹਦੇ ਬਾਅਦ ਜਦੋ ਓਹਦੇ ਆਪਣੇ ਓਹਦੇ ਬਾਅਦ ਜਦੋ ਓਹਦੇ ਆਪਣੇ ਨਿਆਣੇ ਹੋ ਜਾਂਦੇ ਓਦੋ ਓਹਨਾ ਦੇ ਲਈ ਇਹ ਸਾਨੂੰ ਪਤਾ ਕਿ ਮੌਤ ਦਾ ਕੋਈ ਵਕ਼ਤ ਨਹੀਂ ਤੇ ਇਹ ਅਜੇਹੀ ਘਟਨਾ ਕਿ ਜਿਹੜੀ ਕਦੇ ਵੀ ਵਾਪਰ ਸਕਦੇ ਆ ਤੇ ਕਿਸੇ ਨਾਲ ਵੀ ਵਾਪਰ ਸਕਦੀ ਆ ਤੇ ਇਹ ਅਜੇਹੀ ਘਟਨਾ ਕਿ ਜਿਹੜੀ ਕਦੇ ਵੀ ਵਾਪਰ ਸਕਦੇ ਆ ਤੇ ਕਿਸੇ ਨਾਲ ਵੀ ਵਾਪਰ ਸਕਦੀ ਆ ਤੇ ਇਹ ਅਜੇਹੀ ਘਟਨਾ ਕਿ ਜਿਹੜੀ ਕਦੇ ਵੀ ਵਾਪਰ ਸਕਦੇ ਇਹ ਅਜੇਹੀ ਘਟਨਾ ਕਿ ਜਿਹੜੀ ਕਦੇ ਵੀ ਵਾਪਰ ਸਕਦੇ ਵੀ ਵਾਪਰ ਸਕਦੇ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 ਤਾਰੀਕ ਦਾ ਕਿਸੇ ਨੂੰ ਨਹੀਂ ਪਤਾ ਹੁੰਦਾ ਕਿਉਕਿ ਇੱਕ ਪਰਿਵਾਰ ਪਾਲਦੇ ਹਾ ਅਤੇ ਸਹਿਜ ਇੱਕ ਕਾਰੋਬਾਰ ਸ਼ੁਰੂ ਕਰਦੇ ਹਾ

ਜਦੋ ਓਹੋ ਬੱਚਤ ਕਰਨਾ ਸ਼ੁਰੂ ਕਰਦਾ ਹੈ ਓਦੋ ਤੇ ਓਦੇ ਬਾਅਦ ਪੈਸਿਆਂ ਦੀ ਲੋੜ ਜਿਹੜੀ ਪੈਸੇ ਦੀ ਘਾਟ ਹੈ ਓਹਨੂੰ ਥੋੜਾ ਵਾਪਰ ਸਕਦੇ ਆ ਤੇ ਕਿਸੇ ਨਾਲ ਵੀ ਵਾਪਰ ਸਕਦੀ ਆ ਤੇ ਦਿੱਤੀ ਸਹਾਇਤਾ ਤੇ ਨਿਰਭਰ ਕਰਦਾ ਹੈ ਸੱਤ ਵਾਰੀ ਬੀਮਾ ਕਰਾਉਂਦਾ ਹੈ ਓਹਦੇ ਬਾਅਦ ਜਦੋ ਓਹਦੇ ਆਪਣੇ ਨਿਆਣੇ ਹੋ ਜਾਂਦੇ ਓਦੋ ਓਹਨਾ ਦੇ ਲਈ ਓਹਦੇ ਬਾਅਦ ਜਦੋ ਓਹਦੇ ਸੱਤ ਵਾਰੀ ਬੀਮਾ ਕਰਾਉਂਦਾ ਹੈ

ਹਾਂਜੀ ਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਜੀ ਤੁਹਾਡਾ ਵਧੀਆ ਜੀ ਵਧੀਆ ਤੁਸੀਂ ਦੱਸੋ ਜੀ ਹਾਂ ਜੀ ਆਪਾਂ ਵੀ ਵਧੀਆ ਜੀ, ਹੋਰ ਜੀ ਘਰ ਪਰਿਵਾਰ ਕਿਦਾਂ ਸਾਰੇ, ਵਧੀਆ ਜੀ ਸਭ ਬਹੁਤ ਵਧੀਆ ਨੇ ਤੁਸੀਂ ਦੱਸੋ, ਹਾਂਜੀ ਸਾਡੇ ਵੀ ਸਭ ਵਧੀਆ ਨੇ,

ਬੱਸ ਵਿਹਲੇ ਬੈਠੇ ਸੀਗੇ, ਹਾਂਜੀ ਜੀ ਮੈਂ ਵੀ free ਸੀ ਅਤੇ ਮੈਂ ਸੋਚਿਆ ਤੁਹਾਡੇ ਨਾਲ ਬਾਬਾ ਵ~ ਵਜੀਦ ਜੀ ਬਾਰੇ ਗੱਲ ਕਰ ਲਵਾਂ,

ਹਾਂਜੀ ਜੀ ਬਾਬਾ ਵਜੀਦ ਬਾਰੇ ਦੱਸੋ,

ਬਾਬਾ ਵਜੀਦ ਜਨਮ Seventeen Eighteen ਈਸਵੀ ਇੱਕ ਪੰਜਾਬੀ ਸੂਫ਼ੀ ਕਵੀ ਸੀ। ਬਾਬਾ ਵਜੀਦ ਪ੍ਰਸਿੱਧ ਪੰਜਾਬੀ ਸੂਫ਼ੀਆਂ ਸੰਤਾ- ਬਾਬਾ ਫ਼ਰੀਦ, ਸ਼ਾਹ ਹੁਸੈਨ, ਸੁਨਾ~ ਸੁਲਤਾਨ ਬਾਹੂ, ਅਲੀ ਹੈਦਰ, ਫ਼ਕੀਰ, ਗੁਲਾਮ ਫਰੀਦ ਆਦਿ ਵਿੱਚ ਮਹੱਤਵਪੂਰਨ ਸਥਾਨ ਰੱਖਦੇ ਹਨ। ਜਨਮ ਅਬੂ ਵਜੀਦ ਦਾ ਪੂਰਾ ਨਾਮ ਅਬੂ ਬਾਯਜੀਦ ਤੈ~

ਬਿਸਤਾਮੀ ਸੀ ਇਨ੍ਹਾਂ ਦਾ ਜਨਮ seven seven seven ਈਸਵੀ ਨੂੰ ਈਸਾ ਇਬਨ ਆਦਮ ਦੇ ਘਰ ਹੋਇਆ ਜੋ ਬਿਸਤਾਮ ਦੋ ਬਿਸਤਾਮ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

ਹਾਂਜੀ ਜੀ ਉਨ੍ਹਾ ਦੇ ਜੀਵਨ ਬਾਰੇ ਜਾਣਕਾਰੀ ਦਿਓ ਜੀ,